ਮੈਨੂੰ ਆਹ ਸੁਖਵੀਰ ਹੋ ਗਿਆ। ਹਾਂ ਕੱਲ੍ਹ ਪਰਸੋਂ ਹੀ ਗੱਲ ਹੋਈ ਮੇਰੀ ਤਾਂ ਉਹਦੇ ਨਾਲ। ਕਿਸੇ ਨੂੰ ਨੀ ਕਰਦਾ ਹੈਗਾ ਬਸ ਤੈਨੂੰ ਹੀ ਕਰਦਾਂ।

ਉਹ ਵੀ ਉਹ ਵੀ ਕਹਿ ਰਿਹਾ ਸੀ ਕਹਿੰਦਾ ਹੋਰ ਕੌਣ ਕੌਣ ਆ ਜਾਂਦਾ ਤੇਰੇ ਨਾਲ, ਮੈਂ ਕਿਹਾ ਅਮਨ ਹੈ ਪਰ ਗੱਲ ਤਾਂ ਹੁੰਦੀ ਨੀ ਵੀ ਗੱਲ ਨੀ ਹੁੰਦੀ ਰੁਪਿੰਦਰ ਹੈ ਉਹ ਵੀ ਗੱਲ ਨੀ ਹੁੰਦੀ। ਅੱਛਾ ਹੋਰ ਮੈਂ ਕਿਹਾ ਜਸਕਰਨ ਹੈ ਇੱਕ ਮੈਂ ਕਿਹਾ ਜਸਕਰਨ ਨਾਲ ਹੁੰਦੀ ਹੈ ਤੇ ਇੱਕ ਤੇਰੇ ਨਾਲ ਹੀ ਹੁੰਦੀ ਹੈ ਮੈਂ ਕਿਹਾ ਗੱਲ ਅੱਛਾ ਮੇਰੇ ਬਾਰੇ ਕੁਛ ਬੋਲਿਆ ਤਾਂ ਨੀ ਨਾ ਨਾ ਤੇਰੇ ਬਾਰੇ ਕਿਉਂ ਬੋਲਣਾ ਅੱਛਾ ਮੇਰੇ ਨਾਲ ਤਾਂ ਬਸ ਉਹੀ ਮਨਵੀਰ ਤੂੰ ਹੈਂ ਮਨਵੀਰ ਦੇ ਤਾਂ ਉਹ ਕੀ ਕਹਿੰਦੇ ਆਂ ਜਿਹੜੇ ਲਾਏ ਸੀਗੇ

ਰੰਗ ਚੰਦ ਚਾੜੇ ਸੀਗੇ ਦਿਨ 'ਚ ਉਹਨੇ ਤੇ ਉਹ ਇਹਦੇ ਨੀ ਮੈਂ ਭੁੱਲਦੀ ਹੈਗੀ ਸੱਚੀ

ਵੀ ਅਸੀਂ ਵੀ late ਹੋ ਗਏ ਸੀਗੇ ਉਸ ਦਿਨ ਤਾਂ ਤਾਂ ਕਹਿੰਦਾ ਮੈਂ ਤਾਂ ਸਾਰੀ class ਨੂੰ ਲੈ ਕੇ ਜਾਊਂਗਾ principal ਕੋਲ ਤੇ ਲੈ ਕੇ ਕੀ ਗਏ ਮੈਨੂੰ ਹੀ ਇਕੱਲੀ ਨੂੰ

ਜਾ ਕੇ ਆਉਂਦੇ ਹਾਂ ਮੈਂ ਤੁਹਾਨੂੰ ਵਾਸਰੂਮ ਵੀ ਨੀ ਜਾਣ ਦੇ ਰਹੀ ਸੀ ਯਾਦ ਹੈ। ਨਹੀਂ ਇਹ ਤੂੰ ਕਿੰਨੀ ਖੜੂਸ ਹੁੰਦੀ ਸੀਗੀ

ਪਰ ਮੈਨੂੰ ਮੈਨੂੰ ਜਾਣ ਦਿੰਦੀ ਸੀ ਮੈਨੂੰ ਇੰਨਾ ਪਤਾ ਹੋਰ ਕਿਸੇ

ਜਾਣਾ ਤਾਂ ਇਕੱਲੇ ਜਾ ਵੈਸੇ ਵੀ sir ਨੇ ਮਨਾ ਕੀਤਾ ਹੋਇਆ ਸੀ sir ਨੂੰ ਤਾਂ principal ਦੇ office ਬੁਲਾਇਆ ਹੋਇਆ ਸੀਗਾ ਹਾਂ ਸਹੀ ਗੱਲ ਹੈ ਤੇ ਜਾਣ ਥੋੜ੍ਹੀ ਦੇਣਾ ਸੀਗਾ ਇੱਕ ਦਮ ਤਾਂ phone ਆ ਜਾਂਦਾ ਵੀ ਭੇਜੋ ਉਹਨਾਂ ਦੋਨਾਂ ਨੂੰ ਮਹਾਂਰਥੀਆਂ ਨੂੰ ਮੈਂ ਤੈਨੂੰ ਦੱਸਾਂ ਉਸ ਦਿਨ ਨਾ ਇਹਨਾਂ ਨੇ ਹੀ ਮੈਂ ਤੈਨੂੰ ਦੱਸਾਂ ਉਹਨਾਂ ਨੇ ਨਾ ਜਾਣ ਬੁੱਝ ਕੇ ਉਹ ਬਣਾਇਆ issue ਹਨਾ ਉਹਦੀ ਮੰਮੀ ਪਾਪਾ ਨੇ ਮੋਸਾ ਮੋਸੀ ਸੀ ਉਹਦੇ ਪਤਾ ਨੀ ਮਾਮਾ ਮਾਮੀ ਨਹੀਂ ਮਾਸੀ ਮਾਸੜ ਸੀਗੇ ਉਹਦੇ ਮੰਮੀ ਡੈਡੀ ਹੀ ਕਹਿੰਦੀ ਹੈ ਉੱਥੇ ਹੀ ਰਹਿੰਦੀ ਸੀਗੀ ਉਹਨਾਂ ਨਾਲ ਹਨਾ ਤੇ ਉਹ ਨਾ ਕਿਸੇ ਨਾਲ ਗੱਲ ਤਾਂ ਇਹ ਸੀਗੀ ਉਹ ਨਾ ਮਤਲਬ ਕਿਸੇ ਨਾਲ ਗੱਲ ਕਰ ਰਹੀ ਸੀਗੀ ਉਹ ਤਾਂ ਕੋਈ ਹੋਰ sir ਸੀ ਬਾਹਰ ਵਾਲਾ ਹਨਾ ਉਹਨੂੰ ਲੱਗੇ ਕਿਤੇ ਇਹ IT ਵਾਲਾ ITI ਵਾਲਾ sir ਹੈਗਾ ਹਨਾ ਇਉਂ ਲੱਗਿਆ ਤਾਂ ਫਿਰ ਉਹ ਨਾ ਇੱਧਰ ਆ ਗਏ ਇੱਧਰ ਵੱਜੇ ਵੀ ਹਾਂ ਵੀ ਇਹਦੀ ਗੱਲਬਾਤ ਆ sir ਨਾਲ

ਅੱਛਾ। ਹਾਂ ਤਾਂ ਕਰਕੇ ਇੱਦਾਂ misunderstanding ਹੋ ਗਈ ਸੀਗੀ ਇੱਦਾਂ ਉਹ ਕਰਤਾ ਸੀਗਾ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 ਹਾਂ ਸਹੀ ਗੱਲ ਹੈ।

Sir ਜੀ ਮੈਨੂੰ ਤਾਂ ਏਦਾਂ ਹੀ ਹੋ ਰਿਹਾ ਹੈਗਾ ਵੀ ਤੁਹਾਡੇ ਤੇ ਇਲਜ਼ਾਮ

ਹਾਂ ਤੇ ਉਹ ਵੀ ਤਾਂ ਹੁੰਦੀ ਸੀ ਨੰਦਨੀ

ਯਾਰ ਉਹ ਇੰਨੀ ਮਤਲਬੀ ਕੁੜੀ ਆ ਮੈਂ ਨਹੀਂ ਉਹਦੇ ਨਾਲ ਗੱਲ ਕਰਦੀ ਹੈਗੀ।

Number ਹੀ block ਕਰ ਦਿੱਤਾ ਸੀਗਾ ਤੇ ਹਨਾ ਉਹਨਾਂ ਨੂੰ ਭੱਜ ਭੱਜ ਪਵੇ ਸੰਦੀਪ ਨੀ ਸੀਗੀ ਜਿਹੜੀ ਇੱਕ

ਹਨਾ ਉਹਨਾਂ ਨੂੰ computer ਤੇ

Practical ਵਾਲੇ ਦਿਨ ਵੀ ਤਾਂ ਏਦਾਂ ਹੀ ਹੋਇਆ ਸੀਗਾ।

ਇੰਨੀ ਮਤਲਬੀ ਕੁੜੀ ਹੈ ਇੰਨੀ ਮਤਲਬੀ ਤਾਂ ਹੀ ਤੇ ਯਾਰ ਮੈਂ ਬਸ ਯਾਰ ITI ਦੇ ਵਿੱਚ ਨਾ ਯਾਰ ਜਿਹੜੇ ਵੀ ਜਿੰਨੇ ਵਧੀਆ ਬੱਚੇ ਨੇਗੇ ਹਨਾ ਮੈਨੂੰ ਸਿਰਫ਼,

ਆਪ ਨਾ ਮੁਝਸੇ promise ਕਰੋ ਕਿ ਆਪ ਨਾ ਕਬੀ ਵੀ ਅਹ ਮਤਲਬ ਅਹ ਛੋਡੋਗੇ ਨਹੀਂ ਮੇਰੇ ਕੋ ਮੇਰੇ ਕੋ cheat ਨਹੀਂ ਕਰੋਗੇ promise ਕਰੋ ਰਮਨ ਐਸੇ ਕਰੋ ਮੇਰੇ ਸਾਥ ਹਮੇਸ਼ਾ ਰਹੋਗੇ ਨਾ promise ਕਰੋ ਆਹ ਮੇਰੇ ਕੋ cheat ਤੋ ਨਹੀਂ ਕਰੋਗੇ ਨਾ ਮੈਨੇ ਬੋਲਾ ਨਹੀਂ ਕਰੂੰਗੀ।

ਪਤਾ ਨੀ ਕੀ mad mad ਬਾਰੇ ਗੱਲ ਹੋਈ ਸੀਗੀ ਕੀ ਗੱਲ

ਕਹਿੰਦੇ ਕਰੀਨਾ ਪਾਗਲ ਹੈ ਤੈਨੂੰ ਪਤਾ ਨੀ ਕੀ ਫਿਰ ਵੀ ਕਹਿੰਦੀ sir ਪਤਾ ਨੀ sir ਪਤਾ ਨੀ sir ਕਹਿੰਦਾ

ਮੈਨੂੰ ਬਾਥਰੂਮ ਲੈ ਗਈ ਹਨਾ ਕਹਿੰਦੀ ਚੱਲ ਆਪਾਂ ਉੱਧਰ ਚੱਲਦੇ ਹਾਂ ਹਨਾ

ਯਾਰ sir ਨੇ ਅੱਛਾ sir ਨੇ ਮੇਰੀ ਬੇਇਜਤੀ ਕਰ ਦੀ ਮੇਰੇ ਕੋ ਅੱਛਾ ਨਹੀਂ ਲੱਗ ਰਿਹਾ ਮੇਰਾ ਲੈ ਯਾਰ ਮੈਂ ਕੈਸੇ ਬੋਲ ਸਕਤੀ ਪਾਗਲ ਹੋਤਾ ਹੈ ਕੋਈ ਗੱਲ sir ਮਾੜਾ ਜਿਹਾ ਵੀ ਕੁਛ ਕਹਿ ਦਿੰਦਾ ਨਾ ਉਹ ਬਸ ਇਵੇਂ ਕਰਨ ਲੱਗ ਜਾਂਦੀ।

ਵਾਰੀ ਉਹ ਵੀ ਤਾਂਂ ਗੱਲ ਜਦੋਂ ਉਹਦਾ ਸਾਇਕਲ ਦਾ lock lock ਲੱਗਿਆ ਹੋਇਆ ਸੀ ਨਹੀਂ ਉਹ ਕੀ ਗੱਲ ਹੋਈ ਸੀ ਹਾਂ ਆਪਾਂ,

ਸੀ ITI ਚੋਂ ਹਨਾ ਆਪਾਂ ਰਹਿ ਗਈਆਂ ਤੇ ਚੱਲ ਨਹੀਂ ਨਹੀਂ ਤੂੰ ਵੀ ਚੱਲ ਗਈ ਸੀਗੀ।

ਮੈਂ ਹੀ ਤਾਂ ਦੱਸਿਆ ਸੀ ਉਹਨੂੰ ਤੇਰੀ ਸਾਇਕਲ ਦਾ lock ਤਾਂ ਖੋਲ, ਮੇਰੀ ਗੱਲ ਸੁਣ ਮੈਂ ਵੀ ਸੀ ਉਦੋਂ ਜਦੋਂ sir ਆਏ ਸੀਗੇ ਫਿਰ ਉੱਧਰੋਂ ਉਹ ਜ਼ਿੰਦਾ ਤੋੜਨ ਲੱਗ ਪਈ ਉਹ ਜ਼ਿੰਦਾ

ਏਦਾਂ ਕਿਉਂ ਹੋਇਆ ਸੀ ਮੈਂ ਤੈਨੂੰ ਸਾਰੀ ਗੱਲ ਦੱਸਦੀ ਹਾਂ ਉਹਦੇ ਨਾ ਸੁਬਾ ਹਨਾ ਸੁਬਾ ITI ਦੇ ਵਿੱਚ ਉਹਦੀ ਸਾਇਕਲ ਤੇ ਨਾ ਮੁੰਡੇ ਬੈਠੇ ਸੀਗੇ ਉਹਨੇ ਨਾ ਅ~ ਅਸੀਂ ਮਤਲਬ ਘੁੰਮ ਰਹੀਆਂ ਸੀ ITI 'ਚ ਹਨਾ ਉਹਨੇ ਦੇਖ ਲਿਆ ਕਿ ਮੇਰੀ ਸਾਇਕਲ ਤੇ ਕੋਈ ਬੈਠਾ ਉਹਨੂੰ ਨਾ ਮੁੰਡੇ ਨੂੰ ਭੱਜ ਕੇ ਪਈ ਹਨਾ ਉਤਰ ਜਾਓ ਤੇ ਉਹ ਮੁੰਡਾ ਨਾ ਮਤਲਬ ਉਹਨੂੰ ਗੁੱਸੇ ਜਿਹੇ 'ਚ ਬੋਲਿਆ ਹਨਾ ਤਾਂ ਫਿਰ ਉਹਨੂੰ ਉਹਦੇ mind 'ਚ ਵਹਿਮ ਜਿਹਾ ਰਹਿ ਗਿਆ ਵੀ ਕਿਤੇ ਉਹਨੇ ਮੇਰੀ ਸਾਇਕਲ ਖ਼ਰਾਬ ਕਰ ਦਿੱਤੀ ਹੋਣੀ ਮੁੰਡੇ,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

ਏਦਾਂ ਕਿਉਂ ਨੀ ਚੱਲ ਕਿਉਂ ਨੀ ਰਹੀ ਹੈਗੀ ਇਹ ਤੇ sir ਆਇਆ ਕਹਿੰਦੇੇ ਦਿਮਾਗ ਦੇਖ ਲਓ ਕਹਿੰਦੇ lock ਤੇ ਖੋਲ ਲੈ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

ਸੀਗੀ ਉਸ ਦਿਨ ਤੁਸੀਂ ਦੋਨੋਂ ਸੀਗੀਆਂ sir ਆਏ ਸੀਗੇ ਤੁਹਾਡੇ ਕੋਲ ਉਹ ਤਾਂ ਮੈਨੂੰ ਉਹ ਦੱਸ ਰਹੀ ਸੀ ਕਰੀਨਾ ਆਪ ਦੱਸ ਰਹੀ ਸੀਗੀ ਹੋਰ ਹਾਏ ਰੱਬਾ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 ਕੀ ਕੀ ਕਰਾਉਣ ਤੇ ਲੱਗੀ ਪਈ ਸੀਗੀ? ਤੂੰ ਪਤਾ ਨੀ ਰੋਲ number ਜਿਹਾ ਲੈਣ ਤੇ ਲੱਗੀ ਪਈ ਸੀ ਆਪਣਾ ਹਾਂ ਯਾਰ sir ਬਹੁਤ ਅੱਛੇ ਸੀਗੇ ਉਹਨਾਂ ਨੇ ਹੀ ਹਨਾ ਮੈਨੂੰ ਕਰਵਾ ਕੇ ਦਿੱਤਾ ਉਹਨਾਂ ਨੇ ਮੈਨੂੰ ਕਰਵਾ ਕੇ ਦਿੱਤਾ ਹਨਾ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 ਹਾਂ ਅੱਗੇ ਨੀ ਮੈਨੂੰ ਆਉਂਦਾ ਤੋ ਸੀਧੀ ਸਾਧੀ ਛੋਰੀ ਸ਼ਰਾਬੀ ਹੋ ਗਈ,

ਹਮ ਹੋਰ

ਬਹੁਤ ਉਹ ਹੋਇਆ ਯਾਰ ਫਿਰ ਮੈਂ ਨਾ ਇੰਨਾ ਮੈਨੂੰ ਉਹ ਹੋਇਆ ਬਾਅਦ 'ਚ ਕਦੋਂ ਆਉਣਾ ਹੈ ਤੈਨੇ PG ਕਦੋਂ ਆਉਣਾ। PG ਬਸ ਕੱਲ੍ਹ ਨੂੰ madam ਜੀ।

ਕਿੰਨੇ ਵਜੇ ਚੱਲੇਂਗੀ, ਕਿੰਨੇ ਵਜੇ ਪਹੁੰਚੇਗੀ? ਮੈਂ ਚੱਲ ਪਊਂਗੀ ਇੱਥੋਂ ਨੋਂ ਵਜੇ ਉਹੀ ਕੁੜੀ ਨੂੰ ਨਾਲ ਲੈ ਕੇ ਆਊਂਗੀ, ਉਹ ਮੇਨੂੰ ਕਦੋਂ ਦੀ ਕਹਿ ਰਹੀ ਨਾਲੇ ਕੱਲ੍ਹ ਉਹਨੂੰ ਛੁੱਟੀ ਹੈ ਦੀਦੀ ਕਦੋਂ ਚਲੋਂਗੇ, ਕਦੋਂ ਚਲੋਂਗੇ ਪਟਿਆਲੇ, ਉਹ ਤਾਂ ਪਿੱਛੇ ਪੈ ਗਈ ਮੇਰੇ ਹੁਣ ਵੀ ਉਹ ਮਤਲਬ ਤੇਰਾ phone ਆ ਰਿਹਾ ਸੀ ਨਾ ਮੈਨੂੰ ਉਹਨੇ ਹੀ ਦੱਸਿਆ।

ਮੋਨਿਕਾ ਦੀਦੀ ਦਾ phone ਹੈ ਮੋਨਿਕਾ ਦੀਦੀ ਦਾ।

ਚੱਲ ਫਿਰ ਅਹ ਆ ਜਾਈ ਤੂੰ।

ਆਵਾਂਗੀ ਤੂੰ ਵੀ ਮੈਂ ਇੰਨੇ phone ਤੇ phone ਕਰ ਦਿਆਂਗੀ at a time phone ਹੀ ਨੀ ਚੁੱਕਦੀ।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 ਮੈਂ ਮੈਂ, ਮੈਂ ਨਾ ਤੇਰੀ ਇੰਨੀ wait ਕਰਦੀ ਹਾਂ ਇੰਨੀ wait ਕਰਦੀ ਹਾਂ ਨਾ ਮੋਨਿਕਾ।

ਚੱਲ ਹੁਣ ਹੁਣ ਮੈਨੂੰ ਪਤਾ ਲੱਗ ਗਿਆ ਵੀ ਤੂੰ ਅਮ ਤੂੰ ਆਏਂਗੀ ਕੱਲ੍ਹ ਤਾਂ ਕੱਲ੍ਹ ਚੁੱਕ ਲਊਂ ਮੈਂ ਤੇਰੀ।

ਆਹੋ time ਤੇ ਹੀ ਆਊਂਗੀ।

ਆਹੋ promise ਕਰਦੀ ਹਾਂ। Promise ਕਰਦੀ ਹਾਂ ਪਿੰਕੀ promise ਕਰਦੀ ਹਾਂ

pinky promise

bye ਹਾਂ ਜੀ ਤੁਹਾਡੀ ਗੱਲ Speed Post ਦੇ Customer Care ਨਾਲ ਹੋ ਰਹੀ ਆ, ਸਤਿ ਸ੍ਰੀ ਅਕਾਲ Speed Post ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ, ਮੇਰਾ ਨਾਮ ਤਬਾਇਆ, ਮੈਂ ਤੁਹਾਡੀ ਕਿੱਦਾਂ ਦੀ ਮਦਦ ਕਰ ਸਕਦੀ ਹਾਂ? Sir ਤੁਹਾਡੀ ਇਸ ਦੁਵਿਧਾ ਦੇ ਵਾਸਤੇ ਮੈਂ speed ਦੇ speed post ਵੱਲੋਂ ਮਾਫ਼ੀ ਚਾਹੁੰਦੀ ਹਾਂ। ਪਰ ਉਸ ਤੋਂ ਪਹਿਲਾਂ Please ਤੁਹਾਡਾ ਨਾਂ ਦੱਸਿਓ ਅਲੀ ਜੀ ਤੁਹਾਡਾ Courier number ਦੱਸਿਓ ਮੈਨੂੰ।

Sir ਤੁਸੀਂ ਬੇਫ਼ਿਕਰ ਰਹੀਓ, ਤੁਹਾਡੀ ਪੂਰੀ ਮਦਦ ਕੀਤੀ ਜਾਊਗੀ।

ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਆ hello hello hello hello ਕੀ ਤੁਸੀਂ ਬਾਹਰ, ਕੀ ਤੁਸੀਂ ਬਾਹਰ ਜਾ ਕੇ ਗੱਲ ਕਰ ਸਕਦੇ ਹੋ ਉੱਥੇ signal ਸ਼ਾਇਦ ਠੀਕ ਤਰ੍ਹਾਂ ਆ ਪਾਊਗਾ।

Sir ਜਿੱਦਾਂ ਕਿ ਮੈਂ ਵੇਖ ਪਾ ਰਹੀ ਆਂ ਇਹ ਜਿਹੀ ਕੋਈ ਖ਼ਬਰ ਸਾਡੇ system ਵਿੱਚ show ਨਹੀਂ ਹੋ ਰਹੀ ਆ ਮੈਂ ਹੁਣੇ ਹੀ delivery boy ਨਾਲ ਸੰਪਰਕ ਕਰਦੀ ਆਂ, ਉਹਨਾਂ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਪੂਰੀ ਹੋਊਗੀ। ਕੀ ਮੈਂ ਤੁਹਾਡੀ call ਨੂੰ hold ਵਿੱਚ ਰੱਖ ਸਕਦੀ ਹਾਂ? Sir ਤੁਸੀਂ ਬੇਫ਼ਿਕਰ ਰਹਿਓ, ਜੇ call disconnect ਵੀ ਹੋ ਜਾਊਗੀ ਤਾਂ ਅਸੀਂ ਤੁਹਾਨੂੰ call back ਕਰਾਂਗੇ sir Sir ਮੈਂ ਤੁਹਾਡੀ call ਨੂੰ merge ਕਰ ਰਹੀ ਹਾਂ delivery boy ਵੀ ਹੋਊਗਾ line ਵਿਚ okay Hello hello ਕੀ ਮੇਰੀ ਗੱਲ delivery boy ਰਾਜ ਨਾਲ ਹੋ ਰਹੀ ਆ? ਰਾਜ ਕੀ ਤੁਸੀਂ eight ਮਾਰਚ ਨੂੰ ਮੁੰਬਈ ਦੇ address ਐਸ ਐਸ ਨਗਰ ਵਿਚ ਤੁਸੀ delivery ਕੀਤੀ ਸੀ ਜਿਹਦਾ order number ਆ one two three four Five six six nine eight three four double zero ਅਹ ਜਿਹਦੇ ਵਿੱਚ twenty KG mango ਸੀ। ਧੰਨਵਾਦ ਰਾਜ ਤੁਹਾਡੀ ਇਸ ਜਾਣਕਾਰੀ ਦੇ ਵਾਸਤੇ ਅਲੀ ਜੀ ਜਿੱਦਾਂ ਕਿ ਤੁਸੀਂ ਸੁਣਿਆ delivery boy ਦੱਸ ਰਿਹਾ ਸੀ courier ਪਹਿਲਾਂ ਤੋਂ ਹੀ ਖੁੱਲਾ ਆਇਆ ਸੀ ਤਾਂ ਸ਼ਾਇਦ ਅਹ ਤੁਸੀਂ ਠੀਕ ਤਰ੍ਹਾਂ packing ਨਹੀਂ ਕੀਤੀ ਹੋਊਗੀ, ਇਸੇ ਵਾਸਤੇ ਇਹ courier open ਗਿਆ ਹੋ ਗਿਆ ਹੋ ਗਿਆ ਹੋਊਗਾ। Sir sir ਤੁਸੀਂ please ਪਹਿਲਾਂ ਸਾਂਤ ਹੋ ਜਾਓ ਤੁਹਾਡੀ ਪੂਰੀ ਮਦਦ ਕੀਤੀ ਜਾਊਗੀ ਕੀ ਮੈਂ ਤੁਹਾਡਾ call hold ਵਿੱਚ ਰੱਖ ਸਕਦੀ ਹਾਂ? ਘਬਰਾਓ ਨੀ sir ਤੁਹਾਡਾ courier ਦਾ insurance ਹੈਗਾ ਆ, ਤੇ ਅਸੀਂ ਤੁਹਾਨੂੰ ਪੂਰਾ claim ਦੇ ਦੇਵਾਂਗੇ, ਪਰ ਤੁਹਾਨੂੰ ਬਿੱਲ submit ਕਰਨਾ ਹੋਊਗਾ ਸਾਡੇ branch ਵਿੱਚ, ਜਾਂ online

ਸਾਡੀ ਮੁੰਬਈ ਦੀ GT road ਵਾਲੀ branch ਵਿੱਚ। Sir ਤੁਹਾਨੂੰ ਸਾਡੀ website ਵਿੱਚ ਜਾਣਾ ਹੋਊਗਾ ਉੱਥੇ customer support ਦਾ option top left side ਵਿੱਚ ਆਏਗਾ ਉਹਦੇ ਵਿੱਚ ਤੁਸੀਂ click ਕਰੋਗੇ, ਉਸ ਤੋਂ ਬਾਅਦ, ਤੁਸੀਂ courier complaints ਵਿੱਚ ਜਾਣਾ ਆ ਉੱਥੇ register new complaint ਵਿੱਚ ਜਾ ਕੇ ਆਪਣੀ complaint ਲਿਖ ਦਿਓ ਜੀ and ਆਪਣਾ mango ਦਾ ਬਿੱਲ ਉੱਥੇ ਹੀ upload ਕਰ ਦਿਓ ਜੀ। ਤੁਹਾਡੀ complaint submit ਹੋਣ ਤੋਂ ਬਾਅਦ twenty four hours ਦੇ ਵਿੱਚ action ਲੈ ਲਿੱਤਾ ਜਾਊਗਾ। Sir ਕੀ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਇਸ ਤੋਂ ਇਲਾਵਾ।

ਤੁਹਾਡੇ mobile ਵਿੱਚ ਇੱਕ SMS ਆਊਗਾ ਇਸ call ਦੇ regarding ਜੋ ਸਾਡੀ ਗੱਲ ਬਾਤ ਹੋਈ ਆ ਉਹਦੇ ਵਾਸਤੇ, ਤੁਸੀਂ rating ਕਰ ਸਕਦੇ ਹੋ, ਇੱਕ ਸਭ ਤੋਂ ਖ਼ਰਾਬ ਵਾਸਤੇ ਹੋਰ five ਸਭ ਤੋਂ ਵਧੀਆ ਵਾਸਤੇ। Speed post ਵਿੱਚ call ਕਰਨ ਦੇ ਵਾਸਤੇ ਧੰਨਵਾਦ, ਤੁਹਾਡਾ ਦਿਨ ਚੰਗਾ ਹੋਵੇ।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 ਜਿਸਨੇ ਗੱਡੀ ਲੈਣੀ ਹੋਵੇ ਕੋਈ ਵੀ ਤਰ੍ਹਾਂ ਦੀ ਬੀਮਰ, ਓਡੀ ਥਾਰ, ਆਲਟੋ ਕੋਈ ਵੀ ਗੱਡੀ ਕੋਈ ਵੀ ਤਰ੍ਹਾਂ ਦੀ ਗੱਡੀ ਮਿਲ ਸਕਦੀ ਹੈ ਆਪਾਂ second-hand ਗੱਡੀਆਂ ਲੈ ਕੇ ਉਹਨਾਂ ਦੀ ਥੋੜ੍ਹੀ ਬਹੁਤ ਮੁਰੰਮਤ ਕਰਵਾ ਦਿੰਦੇ ਹਾਂ ਤੇ ਉਹਨਾਂ ਨੂੰ ਦੁਗਣੇ rate ਵਿੱਚ ਵੇਚ ਦਿੰਦੇ ਹਾਂ ਤੇ ਆਪਣਾ ਜੋ ਪੈਸੇ ਆਪਣੇ

ਛੱਤ ਦਿਖਾਉਣੀ ਪੈਂਦੀ ਹੈ, ਕਬੂਤਰਾਂ ਨੂੰ ਕਿ ਛੱਤ ਕਿਹੋ ਜਿਹੀ ਹੈ ਫਿਰ ਉਹਨਾਂ ਨੂੰ ਆਪਾਂ ਉਡਾਉਂਦੇ ਹਾਂ ਤੇ ਅੱਜ ਕੱਲ੍ਹ ਆਪਣੇ ਇੱਥੇ ਪੰਜਾਬ 'ਚ ਬਿਲਡਿੰਗਾਂ ਬੁਲਡਿੰਗਾਂ ਬਹੁਤ ਬਣ ਗਈਆਂ ਹਨ, ਤੇ building ਤੇ ਕਬੂਤਰ ਬਹਿ ਜਾਂਦੇ ਹਨ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 ਵਧੀਆ ਅਸੀਂ ਉਡਾ ਸਕੀਏ, ਇਸ ਕਰਕੇ ਮੈਂ ਬੋਲ ਰਿਹਾ ਹਾਂ ਠੀਕ ਹੈ ਜੀ ਤੇ ਆਪਣੇ ਉਰੇ ਮੁਹਾਲੀ ਚੰਡੀਗੜ੍ਹ ਵਿੱਚ ਪਾਰਕਾਂ ਬਹੁਤ ਸੋਹਣੀਆਂ ਬਣ ਚੁੱਕੀਆਂ ਹਨ, ਪਾਰਕਾਂ ਵਿੱਚ ਲਗਾ ਚੁੱਕੇ ਹਨ, ਲਗਾ ਦਿੱਤੇ ਗਏ ਹਨ ਤੇ ਲਾਇਟਾਂ ਵੀ ਲਾਇਟਾਂ ਦੇ ਨਾਲ

ਤੇ ਆਪਣਾ ਉਰੇ,

ਆਲੇ ਦੁਆਲੇ ਕੋਠੀਆਂ ਬਣਾ ਦਿੱਤੀਆਂ ਗਈਆਂ ਹਨ ਤੇ ਆਪਣੇ ਇੱਥੇ ਆਵਾਰਾ ਕੁੱਤੇ ਵੀ ਬਹੁਤ ਘੁੰਮ ਰਹੇ ਹਨ, ਜੋ ਕਿ ਹਲਕੇ ਹੋਏ ਹਨ, ਇਹਨਾਂ ਨੂੰ ਇਹ ਵੱਢ ਵੀ ਸਕਦੇ ਹਨ, ਇਸ ਕਰਕੇ ਇਹਨਾਂ ਨੂੰ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 ਕੁੱਤੇ ਦੜਾ, ਦੜਾਉਣ ਦਾ ਵੀ ਕੰਮ ਕੀਤਾ ਜਾ~ ਜਾਂਦਾ ਹੈ ਕੁੱਤੇ ਕੁੱਤਿਆਂ ਨੂੰ chicken ਦਾ ਲਾਲਚ ਦੇ ਕੇ ਪੈਰ ਨਾਲ ਘੁੰਮਾਇਆ ਜਾਂਦਾ ਹੈ।